ਉਹਦੇ ਵਿੱਚ mam SMS ਦੀ ਵੀ detail ਆਂਦੀ ਏ

plan ਏ ਇਹ plan ਹੈ ਕੀ minimum three hundred ਸਾਡਾ per person bill ਆਣਾ ਈ ਆਣਾ

ਜਿਹਦੇ ਵਿੱਚ ਸਾਡੀ ਆਪਸ ਵਿੱਚ calling free ਏ

ਉਹ ਅਹ ਦੂਜੀ state ਤੇ call ਕਰਨੀਆ ਵੀ free ਪੈਂਦੀ ਆ ਸਾਡੀ ਸਿਸਟਰਾਂ ਨਾਲ

bill ਆਂਦਾ ਉਹ extra NET use ਕਰਨ ਦਾ ਆਂਦਾ mam

ਅਹ ਕਿਆ ਮੈਂਨੂੰ ਇਸ ਦਾ ਕੋਈ ਇਸ ਤੋਂ ਥੋੜਾ ਹਲਕਾ ਇਸ ਤੋਂ ਥੋੜਾ better plan ਮਿਲ ਸਕਦਾ ਏ

ਕਿਆ ਹੈ ਨਾ ਮੈਂ ਤੁਹਾਨੂੰ ਦੱਸਦੀ ਆ ਇਹਦੇ ਵਿੱਚ ਅਗਰ ਤੁਹਾਡੇ ਤੁਸੀਂ ਦੇਖੋ ਅਗਰ ਤੁਹਾਡੇ ਘਰ ਵਿੱਚ internet connection ਦੀ uses ਬਹੁਤ ਜਿਆਦਾ as compare to calling

ਤੇ ਸਾਡੇ ਇਹਦੇ ਵਿੱਚ plan ਏਸੇ ਹੈਗਾ ਕੀ ਤੁਹਾਨੂੰ ਉਹਦੇ ਵਿੱਚ internet uses ਜਿਹੜੀ ਏ ਉਹ ਜਿਆਦਾ ਮਿਲਣ ਗੀਆਂ

ਤੇ ਉਹਦੇ ਚ ਥੋੜਾ ਜਾ rent increase ਹੋ ਜਾਏਗਾ

or ਜਿਸ ਜਿਸ ਨੰਬਰ ਤੇ basically internet ਦੀ uses ਹੈ ਨਾ mam

ਤੁਸੀਂ ਉਹ ਵਾਲੇ ਨੰਬਰ ਦੇ ਉੱਤੇ high internet plan ਲੈਲੋ ਜਿਸ internet ਦੀ uses ਨਹੀਂ ਹੈ ਤੁਸੀਂ ਉਸਦੇ plan ਨੂੰ ਅਹ ਮਤਲਬ ਛੋਟਾ ਕਰ ਸਕਦੇ ਓ ਮੈਡਮ ਇਹਦੇ ਚ ਕੋਈ ਇਤਨਾ compulsory ਨਹੀਂ ਏ ਕੀ family plan ਵਿੱਚ minimum ਤੁਹਾਨੂੰ three hundred rental ਵਾਲਾ plan ਲੈਣਾ ਹੀ ਲੈਣਾ ਹੈ

mam ਇਹਦੇ ਵਿੱਚ ਕੀ ਏ ਕੀ ਤੁਹਾਡਾ ਜੋ rent ਏ ਤੁਹਾਡਾ uses ਜੋ ਹੈ uses ਦੇ accordingly ਹੀ ਤੁਸੀਂ ਆਪਣਾ plan ਲੋ ਐਸਾ ਕੋਈ compulsory ਨਹੀਂ ਏ ਕੀ ਤੁਸੀਂ minimum three hundred plan ਵਾਲਾ ਲੋ mam ਅਗਰ ਤੁਹਾਡੇ father in law ਦੀ ਸਿਰਫ calling ਈ calling ਏ

or calling ਜਿਆਦਾ ਹੈ ਉਹਦਾ mam rent ਵੀ ਘੱਟ ਏ ਅਗਰ ਤੁਹਾਡੀ uses ਬਹੁਤ ਜਿਆਦਾ internet ਦੀ

ਅਹ plan ਲੈਲੋ ਜਿਹਦੇ ਚ internet ਦੀ usage ਜਿਆਦਾ ਹੈ ਉਹ ਵਾਲਾ plan ਲੈ ਲੋ ਹਾਂ internet uses ਜਿਆਦਾ ਵਾਲੇ plan ਦਾ rent ਥੋੜਾ increase ਹੋ ਜਾਂਦਾ mam

airtel WIFI services ਵੀ provide ਕਰਦੇ ਆ

ਕਿਆ ਹੈ ਕੀ ਤੁਹਾਨੂੰ ਇੱਕ extra features ਵੀ ਮਿਲਣਗੇ ਤੁਹਾਨੂੰ ਉਹਦੇ ਨਾਲ ਇੱਕ dongle free ਮਿਲੇਗਾ fire stick ਦਾ

ਇੱਕ ਸਾਲ ਦੀ ਉਹਦੇ ਵਿੱਚ activity ਅਹ activation ਹੋਏਗੀ ਇੱਕ ਸਾਲ ਤੱਕ

ਸਾਲ ਦਾ ਸਾਨੂੰ ਸਾਡੇ ਵੱਲੋਂ ਤੁਹਾਨੂੰ ਜੋ ਤੁਸੀਂ extreme ਅਹ WIFI ਲੋਗੇ ਉਹਦੇ ਨਾਲ ਇੱਕ dongle free of cost ਮਿਲੇਗਾ ਜਦ ਕਿ dongle ਦੀ cost mam approximately five thousand rupees ਹੈ

ਸਾਨੂੰ ਅਹ monthly pay ਕਰਨਾ ਪਏਗਾ ਸਾਨੂੰ ਲਮ ਸਮ pay ਕਰਨਾ like ਮੈਂ ਕੁੱਝ ਦੇਖਿਆ WIFI plan ਤਾਂ ਸਾਨੂੰ three month ਦਾ advance pay ਕਰਨਾ ਪੈਂਦਾ

ਵਿੱਚ ਤੁਹਾਡੇ ਕੋਲ ਨਾ one year ਦਾ advance ਏ ਸਿਰਫ one year ਦਾ advance pay ਕਰੋਗੇ ਜਿਹੜੇ ਚ ਤੁਹਾਨੂੰ internet ਵੀ free ਮਤਲਬ unlimited ਹੈਗਾ ਇਹਦੇ ਵਿੱਚ or ਤੁਸੀਂ fire stick ਦਾ ਵੀ ਜੋ ਹੈਗਾ activation ਇੱਕ ਸਾਲ ਦੀ free ਹੈਗੀ ਏ

mam ਤੁਹਾਨੂੰ ਉਹਦੇ ਵਿੱਚ benefit ਏ ਅਗਰ ਤੁਸੀਂ ਘੱਟ ਦਾ ਲੈਂਦੇ ਹੋ three month ਦਾ six month ਦਾ ਉਹਦੇ ਚ ਤੁਸੀਂ payment extra pay ਕਰ ਦਿੰਦੇ ਓ ਮਤਲਬ ਅਗਰ calculate ਕਰੋ ਤੇ benefit ਤੁਹਾਨੂੰ ਉਸ ਵਿੱਚ ਇੱਕ ਸਾਲ ਦਾ ਲੈਲੋ ਇੱਕ ਸਾਲ ਦੇ ਵਿੱਚ ਕੀ ਏ ਤੁਹਾਨੂੰ ਪੂਰਾ idea ਮਿਲੇਗਾ ਕੀ ਹਾਂ ਇੱਕ ਸਾਲ ਦਾ ਮੇਰਾ ਹੈਗਾ ਇੱਕ ਸਾਲ ਬਾਅਦ ਮੈਂ ਫ਼ਿਰ ਇਸ ਨੂੰ active ਕਰਨਾ ਹੈ

ਅਹ ਜਿਵੇਂ ਅਸੀਂ phone ਅਹ phone recharge ਕਰਾਣਾ ਜਾਂ

ਹਾਂਜੀ ਹਾਂਜੀ ਹਾਂਜੀ mam Airtel ਦੇ ਤੁਸੀਂ website ਤੇ ਜਾਓ ਉਹਦੀ Airtel ਦੀ website ਤੇ ਜਾ ਕੇ ਤੁਸੀਂ

ਅਗਰ ਤੁਸੀਂ ਕਿਸੀ ਨਾਲ chat ਕਰਕੇ ਆਪਣੀ problem ਦਾ ਜਿਵੇਂ ਹੁਣ ਤੁਸੀਂ ਮੇਰੇ ਨਾਲ ਗੱਲ ਕ਼ਰ ਰਹੇ ਹੋ ਤੇ ਤੁਸੀਂ chat ਕਰਕੇ ਗੱਲ ਕਰਕੇ ਵੀ problem solve ਕ਼ਰ ਤੁਸੀਂ ਮਤਲਬ Airtel ਦੇ website ਤੇ ਤੁਹਾਨੂੰ ਸਾਰੀ facilities ਮਿਲ ਜਾਂਦੀ ਏ ਉਹਦੇ ਚ violet ਵੀ ਏ Airtel ਤੋਂ ਤੁਸੀਂ ਕਿਸੇ ਚੀਜ਼ਾ ਦੀ payment ਵੀ ਕ਼ਰ ਸਕਦੇ ਹੋ

ਅਹ ਸਾਰੀ facilities mam ਉਹਦੇ ਇੱਕ ਅਹ ਇੱਕ APP ਵਿੱਚ ਹੈਗੀਆ ਨੇ ਤੁਸੀਂ ਆਪਣਾ ਜਿਵੇਂ ਤੁਸੀਂ WIFI ਦੀ ਕਰ ਰਹੇ ਹੋ ਕੀ ਤੁਹਾਨੂੰ WIFI ਦਾ ਕੀ ਹੈ ਕੀ ਨਹੀਂ mam ਤੁਸੀਂ just ਉਸ ਤੇ click ਕਰੋਗੇ WIFI ਤੇ extra extreme

ਠੀਕ ਏ mam ਤੁਸੀਂ ਅਹ ਜੋ ਅਹ bill ਦਾ ਮੇਰਾ issue ਸੀ ਤੁਸੀਂ

mam ਮੈਂ ਖੁਦ ਅਹ please ਜਿਹੜਾ ਅਹ ਅਗਰ clear ਕਰਕੇ ਮੈਂਨੂੰ ਤੁਸੀਂ ਨਵਾਂ bill send ਕਰ ਸਕਦੇ ਓ E MAIL ਕਰ ਸਕਦੇ ਓ ਤਾਂ mam ਤੁਹਾਡੇ ਵਾਸਤੇ where you like its my pleasure mam ਅਹ ਇਸ ਤਰ੍ਹਾਂ ਏ ਤੁਸੀਂ bill pay ਅਗਰ ਕਰੋਗੇ ਨਾ ਹੁਣ two thousand rupees ਜੋ bill generate ਹੋਇਆ mam ਉਹ ਬਿਲ ਤੁਹਾਡੇ ਕੋਲ ਜੋ ਆ ਚੁੱਕਿਆ ਉਹੀ ਆਏਗਾ ਠੀਕ ਏ mam ਅਗਰ ਤੁਸੀਂ ਹੁਣ pay ਕਰਦੇ ਹੋ ਤਾਂ next ਜਿਹੜਾ bill ਆਏਗਾ ਨਾ ਉਹ ਤੁਹਾਨੂੰ ਉਹਦੇ ਵਿੱਚ ਤੁਹਾਨੂੰ proper ਮਿਲੇਗਾ

ਤੁਸੀਂ ਆਪਣਾ bill ਜਿਹੜਾ ਆ ਨਾ ok mam ok mam thanks mam thanks for your information ਜੋ ਮੈਂਨੂੰ ਚਾਹੀਦੀ ਸੀ ਤੁਸੀਂ ਮੈਂਨੂੰ ਸਾਰਾ provide ਕਰਵਾਇਆ

thank you mam ਤੁਸੀਂ time ਦਿੱਤਾ or ਤੁਸੀਂ mam payment ਜਿਹੜੀ Airtel ਦੀ APP ਤੋ ਕ਼ਰ ਸਕਦੇ ਓ

ਹਾਂਜੀ ਅਹ

ਠੀਕ ਠਾਕ ਜੀ ਅੱਛਾ ਚਲੋ news ਤੇ ਗੱਲ ਕਰਦੇ ਆ ਆਪਾਂ okay ਜੀ

ਦੱਸੋ news ਕਿੱਦਾਂ ਕਿੱਦਾਂ share ਕਰਦੇ ਓ ਕਿਦਾਂ ਦੇਖਦੇ ਓ news ਅੱਜਕਲ news ਦਾ ਤਾਂ ਉਹ sir ਅੱਜਕਲ ਬਹੁਤ ਮਤਲਬ ਜਿਵੇਂ mobile ਤੇ ਹੋ ਗਿਆ online Facebook Instagram ਤੇ

ਹਰ ਪਾਸੇ ਦੀ news ਓ ਚੱਲ ਪੈਂਦੀ ਏ ਅੱਜਕਲ ਤਾਂ ਜੀ ਅੱਛਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਤਾਂ ਬਹੁਤ ਮੁਸ਼ਕਿਲ ਸੀ news ਲੋਕਾ ਨੂੰ ਪਤਾ ਈ ਨਹੀਂ ਲੱਗਦਾ ਸੀ radios ਵਗੈਰਾ ਹੁੰਦੇ ਸੀ ninety ਚ

ਜਿਵੇਂ daily post ਹੋ ਗਿਆ PTC news ਹੋ ਗਿਆ news ਹਰਿਆਣਾ channel ਅਲੱਗ ਅਲੱਗ ਹਰ ਇੱਕ ਕਿਸੇ ਨੇ ਬਣਾ ਲਿਆ ਅੱਜਕਲ ਆਪਣਾ

ਹਮ news

ਚਾਹੇ ਕੋਈ ਮਾੜੀ ਗੱਲ ਆ ਚਾਹੇ ਕੋਈ good news ਆ ਸਾਰਿਆਂ ਨਾਲੋ ਪਹਿਲਾਂ news ਤੇ ਓ ਆ ਜਾਂਦੀ ਆ ਆਪਣਾ ਅਮ੍ਰਿਤਪਾਲ ਦਾ ਈ ਲਾਲੋ

ਜਿਵੇਂ ਅੱਜਕਲ ਬਹੁਤ news ਚੱਲ ਰਹੀ ਏ ਉਹਦੀ

ਕੁੱਝ ਪਤਾ ਉਹਦੇ ਬਾਰੇ

sir ਇਹ gangster ਕਹਿੰਦੇ ਆਪਣਾ ਮੋਰਿੰਡੇ ਵਾਲੇ side ਤੋਂ ਆ ਰਹੇ ਥੇ ਤੇਜਾ ਸਿੰਘ ਤੇ ਨਾਲ ਉਹਦੇ ਦੋ ਹੋਰ friend ਸੀ ਉਹਨਾ ਦੀ ਉਹ ਸੀ

ਇਹਨਾ ਦਾ ਬਸੀ ਪਠਾਣਾ encounter ਕਰਤਾ Chandigarh laboratory news

ਸ਼ਾਮ ਨੂੰ ਜਦੋਂ ਇੰਝ ਦਸ ਕ ਮਿੰਟ ਬਾਅਦ ਇਹਨਾ ਦੀ news ਮਤਲਬ viral ਹੋ ਗਈ

ਜਿਵੇਂ ਹੁਣ ਵੀ ਏ ਜਿੰਨਾ ਆਪਾਂ ਜਿਸ ਇਲਾਕੇ ਦੇ ਵਿੱਚ ਰਹਿੰਨੇ ਆ ਜਿਵੇਂ ਆਪਾਂ local ਤੇ ਬਸੀ ਪਠਾਣਾ ਜਾਂ ਫ਼ਤਹਿਗੜ ਸਾਹਿਬ ਦੇ ਵਿੱਚ ਰਹਿੰਦਨੇ ਆ ਤਾਂ ਹੁਣ ਤਾਂ ਅੱਗੇ ਕੀ ਹੁੰਦਾ ਸੀ ਅੱਗੇ news ਦੇ ਵਿੱਚ

ਕਿਤੇ ਕੋਈ ਘਟਣਾ ਆਉਂਦੀ ਏ ਤਾਂ ਸਭ ਤੋਂ ਪਹਿਲਾਂ Facebook ਤੇ ਆ ਜਾਂਦੀ ਏ ਕੋਈ story ਪਾ ਦਿੰਦਾ ਕੋਈ Instagram ਦੇ ਉਪਰ news ਪਾ ਦਿੰਦਾ ਮਤਲਬ ਇਹ ਜਿਹੜੀ ਚੀਜ਼ਾਂ ਪਹਿਲਾਂ ਨਾਲੋ ਹੋਰ ਵਧੀਆ ਹੋ ਗਈਆਂ ਤੇ ਮਤਲਬ ਜਿੱਥੇ ਲੋਕਾ ਨੂੰ ਪਹਿਲਾਂ ਕੁੱਝ ਚੀਜ਼ ਬਾਰੇ ਪਤਾ ਨਹੀਂ ਸੀ ਲੱਗਦਾ ਜਿਵੇਂ ਵੀ ਲਾਲੋ ਜਾਂ politician ਦਾ ਲਾਲੋ ਜਾਂ ਕੋਈ ਵੈਸੇ ਕੋਈ news ਲਾਲੋ ਜਿਹਨਾ ਚੀਜ਼ਾਂ ਬਾਰੇ ਨਹੀਂ ਪਤਾ ਲੱਗਦਾ ਸੀਗਾ ਉਹ ਬੜੇ easily ਤੋਰ ਤੇ ਪਤਾ ਲੱਗ ਜਾਂਦਾ ਤੇ sir ਅਹ ਤੁਸੀਂ news ਵਗੈਰਾ ਪੜ੍ਹਦੇ news paper ਹਮ ਹਮ ਮੈਂ ਪੜ੍ਹਦਾ news paper ਵੀ ਪੜ੍ਹਦੇ ਆ news paper news paper ਇੱਦਾਂ ਏ ਕੀ ਠੀਕ ਏ news paper ਬੰਦਾ ਜਿਸ ਏਰੀਏ ਚ ਰਹਿੰਦਾ ਉਸ ਨੂੰ prefer ਜਿਆਦਾ ਕਰਦਾ ਜਿੱਦਾਂ ਪੰਜਾਬੀ ਲੋਕ ਪੰਜਾਬੀ news paper ਨੂੰ ਕਰਦੇ ਏ ਕਿਉਂਕਿ ਉਹ ਜਿੱਦਾਂ ਆਪਣੇ local ਹੁੰਦੇ ਆ ਠੀਕ ਏ ਤੇ

ਹੋਰ ਜਿਹੜਾ ਹੈਗਾ ਆ ਜਿਦਾਂ ਜਿਹੜੇ news paper ਜਿੱਦਾਂ the tribune ਵਗੈਰਾ ਆ ਇਹ world wide level ਦੇ ਉਪਰ ਨੇ ਇਹ ਮਤਲਬ ਹਾਂ ਅੱਜ ਮੈਂ news ਦੇਖ ਰਿਹਾ ਤਾ ਜੀ ਤੇ ਉਹਦੇ ਵਿੱਚ ਅੱਜ ਬਾਰਾਂ ਵਜੇ ਉਹ cabinet ਦੀ ਮੰਤਰੀਆਂ ਦੀ meeting ਆ ਅੱਛਾ ਅੱਛਾ ਕਾਹਦੇ ਬਾਰੇ ਇਹ budget ਬਾਰੇ ਜਿਹੜਾ ਆਪਣਾ budget ਪੇਸ਼ ਕਰਦਾ ਉਹ news

ਹੋਰ ਹੋਰ ਤੇ ਹੋਰ ਕਿਹੜਾ ਜਿਆਦਾ median use ਕਰਦੇ ਓ news ਵਾਸਤੇ Instagram Facebook Facebook

ਦਾ ਇੱਦਾਂ ਕੀ ਬਹੁਤ ਸਾਰੀਆਂ news ਬਹੁਤ ਸਾਰੇ news channel ਹੈਗੇ ਏ ਜਿਹਨਾ ਦੇ ਉੱਪਰ news's ਵਗੈਰਾ ਆਦੀਆਂ ਏ but ਮੈਂ

ਅੱਜਕਲ ਦੇਖਦਾ ਹੁੰਨਾ ਕੀ ਜਿਆਦਾ ਤਰ ਤਾਂ ਅੱਧੇ fraud ਵੀ ਹੁੰਨੇ ਏ ਵਿੱਚ ਵਧਾ ਵਧਾ ਕੇ ਪਈਆਂ ਹੁੰਦੀਆਂ news ਜੀਆ ਜਿਆਦਾਤਰ ਤਾਂ sir ਜਿਵੇਂ ਕਹਿਲੋ daily post ਵਾਲੇ ਦੀ news ਸਹੀ ਹੁੰਦੀ ਆ

ਹਮ above

ਜਿਵੇਂ ਆਜ ਆਜ ਤੱਕ news ਹੋ ਗਿਆ ਇਹ ਥੋੜਾ fake ਆ

ਇਹ ਜਿਵੇਂ news ਨੂੰ ਵਧਾ ਚੜਾ ਕੇ ਬੜਾ ਬੋਲਦੀ ਏ

ਹੋਰ ਚਲੋ ਤੁਹਾਡੇ parents ਵਗੈਰਾ ਜਦੋਂ parents ਦੇਖਦੇ ਸੀ ਉਦੋ ਤਾਂ ਮੈਨੂੰ ਲੱਗਦਾ ਕੀ ਇੱਕ ਤਾਂ ਦੂਰਦਰਸ਼ਨ channel ਹੁੰਦਾ ਸੀਗਾ ਜਦੋਂ ਵੀ ਉੱਥੇ news ਵਗੈਰਾ ਆਉਂਦੀਆਂ ਸੀਗੀਆਂ ਜਿੰਨੂ ਕਹਿੰਦੇ ਹੁੰਦੇ ਸੀ ਸੱਤ ਵਾਲੀਆਂ ਖਬਰਾਂ ਆ ਗਈਆਂ ਬਾਈ ਦੇਖ ਲੋ ਹਾਂ ਜੀ ਫੇਰ ਹੁਣ ਤਾਂ ਚਲੋ ਬਹੁਤ

ਕਿਉਂਕਿ advance two thousand five ਤੋਂ ਜਦੋਂ mobile ਹੋਏ ਏ ਨਾ ਉਸ ਤੋਂ ਜਿਆਦਾ ਉਦੋਂ ਵੀ ਇੰਨਾ advance ਨੀਂ ਹੋਇਆ ਜਦੋਂ internet ਆਇਆ ਨਾ ਉਸ ਤੋਂ ਜਿਆਦਾ advance ਹੋਇਆ actually

ਸਾਰਾ ਕੁੱਝ worldwide ਉਦੋਂ ਹੋਇਆ ਜਦੋਂ ਜਿਉ ਆਇਆ ਜਦੋਂ

free connection ਦਿੱਤੇ ਏ ਸਾਲ ਦੋ ਸਾਲ ਵਾਸਤੇ NET free ਦਿੱਤਾ

news ਦਾ ਚਲੋ ਏ ਆ ਲੋਕਾ ਨੂੰ ਫਾਇਦਾ ਵੀ ਬਹੁਤ ਆ sir